ਹਾਂ ਮੈਂ ਵੀ ਉਹੀ ਕਹਿ ਰਹੀ, ਮੈਂ ਵੀ ਮਤਲਬ ਹੁਣੀ Ads ਦੇਖ ਕੇ trailer ਦੇਖ ਲਿਆ ਉਹਦਾ song ਦੇਖੇ ਆ ਇੱਕ ਦੋ।

ਬਹੁਤ ਮੈਨੂੰ ਅਕਸ਼ੇ ਕੁਮਾਰ ਮੇਰਾ favourite ਆ, ਉਹਦੀ ਮੈਂ ਸਾਰੀਆਂ movie ਦੇਖਦੀ ਹਾਂ। ਪੁਰਾਣਾ ਪੁਰਾਣਾ ਉਹ ਵੀ ਮੈਂ ਦੇਖਦੀ ਹਾਂ ਉਹਦਾ ਨਾ ਸਭ ਤੋਂ ਵਧੀਆ ਮੈਨੂੰ comedy ਵਧੀਆ, ਹੁਣ ਅਕਸ਼ੇ ਕੁਮਾਰ ਨੂੰ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਵੀ ਇਹਨੂੰ ਕਿਹਾ ਜਾਂਦਾ ਅਹ ਖਿਲਾਡੀ ਕਿਹਾ ਜਾਂਦਾ ਹਨਾ। Funny movies ਜਿਹੜੀ ਆਹ ਬਾਗਮ ਬਾਗ ਹੋ ਗਈ, ਭੂਲ ਬੁਲੱਈਆ ਹੋ ਗਈ, ਫਿਰ ਰੁਸਤਮ movie ਹੋ ਗਈ, ਬੇਬੀ ਹੋ ਗਈ, ਕਾਫ਼ੀ ਅੱਛੀ ਅੱਛੀ movies ਹੈ ਨਾ ਇਹ release ਕੀਤੀਆਂ ਹਾਲ 'ਚ ਆਇਆ ਸੀਗਾ recently ਉਹਦਾ movie ਦਾ ਨਾਮ ਹੈਗਾ ਸੂਰੀਆ ਵੰਸ਼ੀ ਉਹ,

ਹਾਂਜੀ ਹਾਂਜੀ ਇਹਦੇ ਜਿੱਦਾਂ ਹਨਾ ਇਹ ਅੰਮ੍ਰਿਤਸਰ ਦਾ ਹੀ ਹੈ ਦੇਖ ਲਓ ਆਪਣੇ ਪੰਜਾਬ ਦਾ ਹੀ ਹੈ ਨਾ ਇਹ ਤੇ ਇਹਦੀ Fit and healthy ਇੰਨਾ fifty five year ਦਾ ਹੈ ਇਹ ਠੀਕ ਹੈ

Same ਹੀ ਹੈ ਸਲਖਾ, ਸਲਮਾਨ ਖਾਨ ਉਹ ਵੀ ਵਧੀਆ ਮਤਲਬ ਉਹਦੀ body ਬੜੀ ਅੱਛੀ ਹੈਗੀ ਹੈ fit ਹੈ ਪੂਰੇ ਤਰੀਕੇ ਨਾਲ ਹਨਾ, ਇਹ ਦੇਖ ਲਓ ਇਹਨਾਂ ਦੀਆਂ ਏਜਾਂ ਕਿੰਨੀ ਜ਼ਿਆਦਾ ਹੁੰਦੀਆਂ but ਫਿਰ ਵੀ ਇਹ ਕਿੰਨੇ ਜ਼ਿਆਦਾ ਆਪਣੇ ਆਪ ਨੂੰ maintain

ਮਤਲਬ mentally ਵੀ ਇਹਨਾਂ ਤੇ pressure ਹੁੰਦਾ ਅਗਰ ਵੇਖਿਆ ਜਾਏ but ਫਿਰ ਵੀ ਬਹੁਤ healthy ਰਹਿੰਦੇ ਨੇ ਇਹ, ਤੇ look wise ਵੀ ਬੜੇ smart ਲੱਗਦੇ ਸਾਰੇ। ਇੱਕ ਅਹ ਉਹ ਕੀ ਕਹਿੰਦੇ ਤਾਂ ਅਕਸ਼ੇ ਕੁਮਾਰ ਨੂੰ ਬਹੁਤ ਸਾਰੇ ਅਵਾਰਡਾਂ ਵੀ ਮਿਲੀਆਂ ਹੈਗੀਆਂ, Award ਮਿਲਿਆ ਉਹਨਾਂ ਨੂੰ best male ਦਾ award ਮਿਲਿਆ ਪਿੱਛਲੇ ਸਾਲ ਉਹਨਾਂ ਨੂੰ।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 ਇੰਡੀਆ, ਕੁਛ ਕੁਛ ਹੋਤਾ ਹੈ, ਇਹ movies ਦੇਖੋ ਇਹ ਮਤਲਬ ਕਿ forever ਹੈ ਕਿ ਹੁਣ ਵੀ ਲੋਕ ਦੇਖਦੇ ਆ ਇਹਨਾਂ ਨੂੰ,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 ਬਿਲਕੁਲ ਮਤਲਬ ਏਦਾਂ ਇਹਨਾਂ movies ਨੂੰ ਦੇਖ ਕੇ ਲੱਗਦਾ ਹੀ ਨੀ ਵੀ ਅਸੀਂ ਨਾ ਇਹ ਪਹਿਲਾਂ ਦੇਖੀ ਹੋਈ ਮਤਲਬ ਹਰ time ਨਵੀਂ ਅਹ movie ਏਦਾਂ ਲੱਗਦਾ ਵੀ ਦੇਖ ਰਹੇ ਹਾਂ, ਜਿਵੇਂ ਦੇਵਦਾਸ ਆਈ ਸੀ movie ਬਹੁਤ ਵਧੀਆ ਇਹਨਾਂ ਦੀ ਹੋਈ ਸੀ famous ਇੱਕ ਤੇ ਨਾਲੇ ਇੱਕ ਰਿਤੀ ਇਹ ਵੀ ਗੱਲ ਹੈ ਜਿਹੜਾ ਕਿ ਆਪਣਾ ਅਕਸ਼ੇ ਕੁਮਾਰ ਆ ਉਹ ਬਹੁਤ ਜ਼ਿਆਦਾ hardworking ਵੀ ਹੈ ਸਾਰੇ actor ਦੀ ਜੇ ਆਪਾਂ ਗੱਲ ਕਰ ਲਈਏ ਸਾਲ ਵਿੱਚ ਮੰਨ ਲਓ ਇੱਕ ਦੋ movie ਬਣਾਉਂਦੇ ਹੈ but ਅਕਸ਼ੇ ਕੁਮਾਰ ਹਰ

ਦੇਖ ਲਓ ਇੱਕ ਇਹਦੀ ਉਹ ਆਪਣੀ wife ਨੂੰ ਵੇਖ ਲਓ ਤੁਸੀਂ ਕਿੱਦਾਂ ਕਿੰਨਾ ਵਧੀਆ,

ਉਹ ਵੀ ਹੋ ਗਿਆ ਮਤਲਬ acting ਨੀ ਕਰਵਾਉਂਦਾ ਹੈਗਾ ਉਹਦੇ ਨਾਲ ਹਾਂ ਬਿਲਕੁਲ ਬਿਲਕੁਲ ਤੇ ਹੁਣ ਜਿੱਦਾਂ ਇਹ ਤੋਂ ਬਾਅਦ ਹਰਿਤਕ ਰੋਸ਼ਨ ਆਂ ਦੇਖੋ ਉਹ ਵੀ ਆ ਨਾ ਉਹ ਉਹਨੂੰ dance ਉਹਦਾ ਬਹੁਤ famous ਹੈਗਾ ਵਾ ਹਰਿਤਕ

ਹਾਂਜੀ ਟਾਇਗਰ ਸਰਾਫ਼ ਆ ਉਹਦਾ ਵੀ ਬਹੁਤ ਵਧੀਆ ਹੈਗਾ ਤੇ ਦੋਨਾਂ ਮਤਲਬ ਕਿ ਵਧੀਆ ਤਰੀਕੇ ਨਾਲ ਇਹ dance ਨੂੰ promote ਕਰਦੇ ਆ, ਇਹਨਾਂ ਨੂੰ film ਫੇਅਰ award ਵੀ ਮਿਲੇ ਆ, ਜਿਹੜਾ ਹੈਗਾ ਨਾ best film ਫੇਅਰ award ਮਿਲਿਆ ਟਾਈਗਰ ਸਰਾਫ਼ ਨੂੰ

ਇਹਨਾਂ ਦੇ ਏਦਾਂ ਨਾ ਕਈ ਜਿੱਦਾਂ actors ਹੈ ਇਹਨਾਂ ਦਾ ਵੀ family ਵੀ ਤਾਂ ਬੋਲੀਵੁਡ ਤੋਂ ਹੀ ਆ, ਜਿੱਦਾਂ ਟਾਈਗਰ ਸਰਾਫ਼ ਦੇ ਪਿਤਾ ਜੀ ਹੈਗੇ ਆ, ਹਨਾ ਤੇ ਅਹ ਅਹ ਜੈਕੀ ਸਰਾਫ਼ ਫਿਰ ਕਹਿ ਲਓ ਇੱਕ ਅੱਗੇ promotion ਹੀ ਹੋ ਜਾਂਦੀ ਬਿਨਾਂ ਉਹਨਾਂ ਨੂੰ ਤਾਂ ਕੰਮ ਲੱਭੇ ਉਹਨਾਂ ਦੀ ਆਪਣੇ ਆਪ promotion ਹੋ ਜਾਂਦੀ ਹੈ ਜਦੋਂ ਪਿੱਛੇ ਉਹਨਾਂ ਦਾ ਸਾਰਾ ਬੋਲੀਵੁਡ ਦੇ ਵਿੱਚ ਹੋਵੇ ਤੇ ਏਦਾਂ ਹੀ ਰਣਵੀਰ ਸਿੰਘ ਹੈਗਾ ਜਿੱਦਾਂ, ਉਹਦੇ ਪਰ ਕੱਪੜੇ ਬੜੇ funny ਹੁੰਦੇ ਆ, ਦੇਖ ਕੇ ਮੈਨੂੰ ਤਾਂ ਹਾਸਾ ਹੀ ਆ ਜਾਂਦਾ ਹੈ ਅਲੱਗ ਉਹਦੇ ਕੱਪੜਿਆਂ ਦੇ ਬਹੁਤ ਚਰਚੇ ਆ, ਬਹੁਤ ਜ਼ਿਆਦਾ ਹਾਂ ਬੜੇ ਮਤਲਬ ਕਹਿ ਲਓ ਬੈਂਡ ਬਾਜ਼ਾ ਬਾਰਾਤੀ ਸੀਗੀ ਉਹਦੀ first movie ਤੇ ਉੱਥੋਂ ਵਧੀਆ ਚੱਲਿਆ ਉਹ ਮਤਲਬ ਫਿਰ ਉਹਨੇ ਇੱਕ ਦਮ ਜਿਹੇ speed ਫੜ ਲਈ ਵਧੀਆ ਉਹਨੇ ਅੱਗੇ release ਕੀਤੀਆਂ movies ਆਪਣੀਆਂ ਤੇ ਹੁਣ ਵੀ ਮਤਲਬ ਵਧੀਆ ਕਰਦਾ ਹੈਗਾ ਉਹ। ਆਪਣਾ ਸੁਸਾਂਤ ਸਿੰਘ ਰਾਜਪੂਤ ਵੀ ਬਹੁਤ ਵਧੀਆ ਸੀਗਾ।

ਉਹਦੀ ਗੱਲ ਕਰਾਂ ਉਹ ਬੜੇ ਬੜੇ ਅੱਗੇ ਜਾਣਾ ਸੀਗਾ ਉਹਨੇ ਹਾਲੇ ਤਾਂ ਹਮ ਹਮ ਹਮ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਜਿੱਦਾਂ ਹੁਣ ਅਹ ਪੁਰਾਣੇ actors ਦੀ ਜੇ ਆਪਾਂ ਗੱਲ ਕਰੀਏ ਜਿੱਦਾਂ ਧਰਮਿੰਦਰ ਹੋ ਗਏ ਹਨਾ, ਆਪਣੇ time ਦੇ ਵਿੱਚ ਬਹੁਤ ਵਧੀਆ ਸੀਗੇ,

Age ਆ but ਇਹ ਲੱਗਦੇ ਨੀ ਹੈਗੇ ਇੱਕ ਆਪਾਂ ਨੂੰ ਦੇਖ ਲਓ, ਆਪਾਂ ਇੰਨੇ ਘੱਟ ਕੇੇ ਹੋ ਹੋ ਕੇ ਵੀ ਆਪਾਂ ਪਤਾ ਨੀ ਕਿੰਨੇ ਕਿੰਨੇ ਕੁ ਲੱਗਦੇ ਹਾਂ, ਹਾਂਜੀ ਤੇ ਉਹ ਹੀ ਆ ਜਿੱਦਾਂ ਧਰਮਿੰਦਰ ਨੇ ਦੇਖੋ, ਤਿੰਨ ਸੌ ਛੇ ਫਿਲਮਾਂ ਵਿੱਚ ਕੰਮ ਕੀਤਾ ਹੀਰੋ ਵਜੋਂ। As a actor ਕਹਿ ਲਓ hero ਦੇ ਵਾਂਗੂ ਉਹਨਾਂ ਨੇ ਤਿੰਨ ਸੌ ਛੇ movies ਦੇ ਵਿੱਚ ਕੰਮ ਕੀਤਾ ਹੈ ਹਾਂ ਤੇ ਉਸ ਤੋਂ ਬਾਅਦ ਜਿੱਦਾਂ ਹੋ ਗਏ ਆਪਣੇ ਪੰਜਾਬ ਦੇ ਵਿੱਚ ਵੀ ਪੰਜਾਬੀ ਵਿਨੂ ਢਿਲੋਂ ਹੈਗਾ ਨਾ ਤੇ ਉਹ ਵੀ ਬਹੁਤ ਵਧੀਆ funny actor ਹੈਗਾ ਜੇ ਕਹਿ ਸਕੀਏ ਆਪਾਂ ਪੰਜਾਬ ਦਾ ਹੈ ਆਪਣੇ,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

ਹਰ ਇੱਕ ਦਾ ਨਾ ਆਪਣਾ ਆਪਣਾ style ਹੈ ਆਪਣੀ ਆਪਣੀ look ਹੈ ਹਨਾ ਸਭ different

Dance ਵਧੀਆ ਆ, ਤੇ ਕਿਸੇ ਦੀ acting ਵਧੀਆ।

ਪੁਰੀ ਨੂੰ ਕਹੀਏ ਆਪਾਂ ਅਮਰੀਸ ਪੁਰੀ ਹੈ ਹਨਾ ਅਮਰੀਸ ਅਹ ਉਹਨਾਂ ਦੇ ਮਤਲਬ screen test ਦਿੱਤਾ ਉੱਨੀ ਸੌ ਚੁਰੰਜਾ ਦੇ ਵਿੱਚ ਦਿੱਤਾ ਸੀ screening test but ਉੱਥੇ ਉਹ select ਨੀ ਸੀ ਹੋਏ,

ਨੂੰ ਇੰਨਾ ਮਤਲਬ ਕਿ fail ਹੁੰਦੇ ਗਏ ਹਰ ਇੱਕ test ਦੇ ਵਿੱਚ ਔਰ ਬਾਅਦ ਵਿੱਚ ਉਹਨਾਂ ਨੇ ਮਤਲਬ ਹਾਰ ਨੀ ਮੰਨੀ ਲਗਾਤਾਰ ਕਰਦੇ ਰਹੇ, ਤੇ ਉਹ ਮਤਲਬ history ਦੇ ਸਭ ਤੋਂ ਜ਼ਿਆਦਾ ਮਸ਼ਹੂਰ ਤੇ ਵਿਸਵਾਸ਼ਯੋਗ ਖਲਨਾਇਕ ਬਣੇ ਵਜੋਂ ਬਣੇ ਗਏ ਸੀਗੇ ਉਹ, ਮਤਲਬ ਕਹਿ ਲਓ ਕਿ negative ਰੋਲ ਦੇ ਲਈ ਸਭ ਤੋਂ best ਉਹ ਮੰਨੇ ਜਾਂਦੇ ਸੀ, ਬੋਲੀਵੁਡ cinema ਦੇ ਵਿੱਚ। Wow

ਹਮ ਤੇ ਅੱਗੇ ਜਿੱਦਾਂ ਅਨਿਲ ਕਪੂਰ ਹੈ, ਅਨਿਲ ਕਪੂਰ ਦਾ ਵੀ ਦੇਖੋ ਹੁਣ ਅਹ ਉਹਦਾ ਵੱਡਾ ਭਰਾ ਸੀਗਾ, ਉਹ ਬੋਨੀ ਕਪੂਰ ਉਹ ਵੀ ਫਿਲਮਾਂ ਦੇ ਵਿੱਚ ਹੈਗਾ ਸੀ, ਪਰ ਉਹਨਾਂ ਨੇ ਵੀ ਆਪਣੇ ਦਮ ਤੇ ਅਨਿਲ ਕਪੂਰ ਨੇ ਪੂਰਾ ਆਪਣਾ ਬੋਲੀਵੁਡ career ਆਪਣੇ ਦਮ ਤੇ ਹੀ ਸ਼ੁਰੂ ਕੀਤਾ, ਫਿਰ ਅੱਗੇ ਉਹਨਾਂ ਦੀ ਬੇਟੀ ਵੀ ਆਈ ਹੈ ਦੇਖੋ ਹਨਾ, ਤੇ ਹੌਲੀ ਹੌਲੀ ਕਰਕੇ ਮਤਲਬ ਜੋ ਵੀ ਹੈ ਕਈਆਂ ਦਾ ਹੁੰਦਾ ਹੋਣ ਦੇ ਬਾਵਜੂਦ ਵੀ ਉਹ ਅਹ ਨਹੀਂ ਉਹਨਾਂ ਦਾ ਫ਼ਾਇਦਾ ਲੈ ਪਾਉਂਦੇ, ਪਰ ਕਈ ਨੇ ਜੋ ਹੁੰਦੇ ਆ, ਜਿੱਦਾਂ ਹੁਣ ਉਹਨੇ ਆਪਣੀ ਬੇਟੀ ਨੂੰ ਅੱਗੇ promote ਕੀਤਾ but ਇਹਦਾ ਭਰਾ ਸੀ ਉੱਥੇ ਬੋਲੀਵੁਡ ਦੇ ਵਿੱਚ ਪਰ ਉਹਨੇ ਉਹਨੂੰ help ਨੀ ਕੀਤੀ ਤੇ ਆਪਣਾ ਹੀ ਉਹਨਾਂ ਨੇ ਆਪਣੇ ਸਿਰ ਤੇ ਹੀ ਉਹਨਾਂ ਨੇ ਕੀਤਾ ਜੋ ਵੀ ਕੀਤਾ ਹੈ।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 ਸਾਨੂੰ ਬਹੁਤ ਕੁਛ ਸਿੱਖਦੇ ਹੈ, ਹਾਂਜੀ ਹਰ ਇੱਕ ਚੀਜ਼ ਦੇ ਨਾ ਕਹਿੰਦੇ ਦੋ ਪਹਿਲੂ ਹੁੰਦੇ ਆ positive ਔਰ negative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 Depend ਕਰਦਾ ਵੀ ਆਪਾਂ ਉਹ ਕੀ ਚੀਜ਼ ਦੇਖਣਾ ਹਾਂਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜਿੱਦਾਂ ਹੁਣ ਅਹ ਦੀਪਿਕਾ ਪਾਦੂਕੋਣ ਨੂੰ ਲੈ ਲਓ ਹਨਾ, ਦੀਪਿਕਾ ਪਾਦੂਕੋਣ ਨੂੰ height ਕਿੰਨੀ ਅੱਛੀ ਆ ਕਈ ਲੜਕੀਆਂ ਉਹਨਾਂ ਤੋਂ ਕਿ ਹਾਂ ਜੀ ਮੈਂ ਵੀ ਮੇਰੀ ਇੰਨੀ ਲੰਬੀ height ਹੋਵੇ personality ਮੇਰੀ ਏਦਾਂ ਦੀ ਹੋਏ ਹਨਾ, ਤੇ ਸਰਧਾ ਕਪੂਰ ਨੂੰ ਦੇਖ ਲਓ ਕਿੰਨੀ ਛੋਟੀ ਜਿਹੀ age ਹੈ ਉਹਨਾਂ ਦੀ

ਉਹੀ ਹੈ ਮਤਲਬ ਹਾਂ ਇਹ ਕਹਿੰਦੇ ਦੇਖਣ ਦਾ ਤਰੀਕਾ ਹੋਣਾ ਚਾਹੀਦਾ ਵੀ ਤੁਸੀਂ positive way 'ਚ ਦੇ ਰਹੇ ਹੋ ਜਾਂ negative way 'ਚ ਦੇਖ ਰਹੇ ਹੋ, ਤੇ ਉਹ ਦੇਖਣਾ ਥੋ~ ਤੁਹਾਡੇ ਆਪਣੇ ਤੇ depend ਕਰਦਾ ਹੈ, ਤੇ ਇਹੀ ਹੈ ਮਤਲਬ ਜਿੱਦਾਂ ਕਿ ਆਯੁਸਮਾਨ ਖੁਰਾਨਾ ਦੇਖ ਲਓ, ਉਹ ਇੱਕ ਰੋਏ radio jockey ਹੁੰਦਾ ਸੀਗਾ, ਤੇ ਉਹਨੇ ਵੀ ਅਹ just audition ਦਿੱਤੇ song ਤੇ ਫਿਰ song ਦੇ ਲਈ select ਹੋ ਗਿਆ song ਤੋਂ ਬਾਅਦ ਫਿਰ ਉਹਨੇ ਆਪਣਾ ਅੱਗੇ ਅਹ career movie ਦੇ ਵਿੱਚ ਲੈ ਗਿਆ, ਕਿ ਮੈਂ movies ਕਰਨੀਆਂ ਤੇ ਵਿੱਕੀ ਡੋਨਰ ਉਹਦੀ starter movie ਸੀਗੀ ਤੇ ਉਸ ਤੋਂ ਬਾਅਦ ਉਹਨੇ ਅੱਗੇ ਆਪਣਾ career ਸ਼ੁਰੂ ਕੀਤਾ, ਤੇ ਹੁਣ ਅੱਜ ਦੇਖੋ ਕਿੱਥੇ ਪਹੁੰਚ ਗਿਆ ਹੈ, ਮਤਲਬ ਕਿ ਅਹ ਅਗਰ ਤੁਸੀਂ ਸੋਚ ਕੇ ਚੱਲੋ ਨਾ ਕਿ ਹਾਂ ਮੈਂ ਇਸ ਚੀਜ਼ ਦੇ ਨਾਲ ਅੱਗੇ ਵੱਧਣਾ ਤਾਂ obviously ਉਹ ਹੁੰਦਾ ਹੈ ਜ਼ਰੂਰ ਪੂਰਾ ਕਰਦੇ ਹੋ ਤੇ ਇਹਨਾਂ ਤੋਂ ਵੀ ਮਤਲਬ ਕਿ ਸਾਨੂੰ ਕੁੱਝ ਕੁ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਕਿ ਸਾਨੂੰ ਆਪੇ ਕਿੰਨੀਆਂ ਕਿੰਨੀਆਂ ਇਹ ਹੁੰਦੀਆਂ ਜੇ ਅਸੀਂ movie ਦੇਖਦੇ ਹਾਂ, ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ knowledge gain ਹੁੰਦਾ ਆਪਣਾ।

ਆਪਣੀ ਅਹ health ਨੂੰ ਇਹਨਾਂ ਤੋਂ fitness ਨੂੰ ਕਹਿ ਸਕਦੇ ਹਾਂ ਆਪਾਂ health ਨੀ fitness ਕਹਿ ਸਕਦੇ ਹਾਂ ਆਪਾਂ ਇਹਨਾਂ ਤੋਂ ਸਿੱਖ ਸਕਦੇ ਹਾਂ ਵੀ ਕਿੱਦਾਂ maintain ਕਰਕੇ ਰੱਖਣੀ ਹੈ, ਤੇ boys ਨੂੰ ਜਿੱਦਾਂ ਕਿ ਆਪਣਾ ਦੰਗਲ movie ਲੈ ਲਓ ਜਿਹੜਾ ਆਮਿਰ ਖ਼ਾਨ ਸੀਗਾ ਆਪਣਾ ਕਿੰਨਾ wait ਉਹਨੇ gain ਕੀਤਾ ਸੀ ਉਹ movie ਪਾਉਣ ਨੂੰ

ਹੁਣ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ hardworking ਹੁੰਦੇ ਆ ਉਹ ਸਾਰੇ actors actor ਜਾਂ actress Maintain ਪਹਿਲਾਂ ਕਰਕੇ ਉਸ movie ਦੇ actor ਵਾਂਗ ਬਣਾਉਂਦੇ ਆ ਆਪਣੇ ਆਪ ਨੂੰ, ਫਿਰ ਉਹ movie ਲਈ ਉਹ ਕਰਦੇ ਆ, ਮਤਲਬ ਉਹ movie ਬਣਾਉਂਦੇ ਆ,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 ਹੁਣ ਤੁਸੀਂ ਕਹਿ ਰਹੇ ਹੋ ਤਾਂ ਮੈਂ ਹੁਣ ਇਹ ਹੀ ਕਰਾਂਗੀ, ਇੱਕ movie ਲਾ ਲੈਂਦੀ ਹਾਂ ਮੈਂ ਅਕਸ਼ੇ ਕੁਮਾਰ ਦੀ ਲਾਊਂਗੀ ਤੇ ਦੇਖਾਂਗੀ new movie ਕਠਪੁਤਲੀ ਵੀ ਨਿਕਲੀ ਹੋਈ ਆ ਉਹ ਵੀ ਮੈਂ

ਦੱਸਿਓ ਮੈਨੂੰ ਤੁਹਾਨੂੰ ਕਿਹੜੀ ਵਧੀਆ ਲੱਗੀ ਕੀ ਉਹ 'ਚ ਸਿੱਖਣ ਨੂੰ ਮਿਲਿਆ ਠੀਕ ਹੈ, ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਨੂੰ call ਕਰਾਂਗੀ।

ਹਨ ਜੀ ਸਾਸਰੀ ਕਾਲ ਸਾਹੇਬ ਥੇਕ ਆਯ ਵਾਦੇਯਾ ਤੁਸੀਂ ਦਾਸੁ ਥੇਕ ਹੋ ਹਨ ਜੀ ਵਾਦੇਯਾ ਵਾਦੇਯਾ ਹੋਰ ਕੀ ਕਰ ਰਹੀ ਸੀਗੀ ਸਿਮਰਨ ਸਭ ਤੋਂ ਬੈਠੇ ਸੀ ਅਤੇ ਹਾਲ ਹੀ newspaper article ਹੋਇਆ ਸੀ ਭਾਈ ਵੱਲੋਂ ਭਾਈ ਪਟੇਲ ਦੀ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਰਾਜਨੀਤੀ ਜਦ ਵਿਦਿਆ ਨੇ ਕੀਤੀ ਬੇਟੇ ਕੱਲੀ ਉਤੇ ਪਰ ਮੈਂ ਵੀ ਨਾ ਬਾਰੇ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

ਮਧਰੇ ਜਿਹੇ ਇਕ ਭਾਰਤੀ ਬੇਐਬ ਰੇਟ ਬੈਰਿਸਟਰ ਰਣਨੀਤੀ ਹੈ ਉਦੋਂ ਭਾਰਤੀ ਰਾਸ਼ਟਰੀ ਕਾਂਗਰਸ ਸੱਤਾ ਵਿਚ ਇਕ ਮੰਨੇ ਗਏ

ਵਿਚੋਂ ਏਇਕ ਸੀਗੇ ਸਾਨੂ ਹਾਂਜੀ ਅਕਸਰ ਮਤਲਬ ਸਰਦਾਰ ਦੇ ਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਅਤੇ ਭਾਰਤ ਦੇ ਮੁੱਢਲੇ ਦੌਰ ਵਿਚ ਦੇਸ ਨਿਰਮਾਣ ਲਈ ਮਹੱਤਵਪੂਰਨ ਯੋਗਦਾਨ ਹੈ ਹਾਂ ਜੀ ਦੇ ਜੀਵਨ ਦੇ ਰਾਹ ਦੀ ਵੰਦਨਾ ਕਾਨ ਉਤਸਵ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਏਕਤੀਸ ਅਕਤੂਬਰ ਅਠਾਰਾਂ ਸੌ ਪੱਤਰ ਵਿੱਚ ਆਰਥਿਕ ਤੇ ਝੋਟੇ ਨੇ ਗਾਹ ਅੰਦਰ ਯਾਰ ਹੈ ਛਪਿਆ ਤੇ ਉਨ੍ਹਾਂ ਦੇ ਪਿਤਾ ਸਵਰ ਸਵਰਣ ਭਾਈ ਪਟੇਲ ਤੇ ਇਕ ਸਾਧਾਰਨ ਕਿਸਾਨ ਸੀ ਅਤੇ ਉਨ੍ਹਾਂ ਦੀ ਮਾਤਾ ਬਈ ਸਿੰਘ ਹੈ ਜੋ ਇਕ ਸਾਧਾਰਨ ਕਿਸਾਨ ਸੀ ਅਤੇ ਬਚਪਨ ਦਾ ਅਰਥ ਸਰਦਾਰ ਪਟੇਲ ਬਹੁਤ ਮਿਹਨਤੀ ਇਹ ਵਿਸ਼ਲੇਸ਼ਣ ਪ੍ਰਤਿਭਾ ਦ੍ਰਿਸਟਾਨੀ ਸ਼ੇਅਰ ਜੀ ਹਰਮਨਪ੍ਰੀਤ ਸਿੰਘ ਆਪਣੇ ਪਿਤਾ ਦੀ ਮਦਦ ਕਰ ਦਿੱਤੇ ਹਨ ਇਹਨਾਂ ਕਾਇਮ ਕੀਤੀ ਤੇ ਮਤਲਬ ਬਹੁਤੀ ਮਿਲਦਾ ਵਾਰ ਮੈਦਾਨਾਂ ਦਾ ਵਿਸ਼ਾ ਹਨ ਪਿਆਰ ਦੀ ਭੀਖ ਉਹ ਸਮਝਦਾਰ ਤੇ ਹੁਸ਼ਿਆਰ ਵਿਦਿਆਰਥੀ ਸੀ ਤੇ ਉਨ੍ਹਾਂ ਨੇ ਉਹ ਸਾਰਾ ਕੁਝ ਹੀ ਸਮੇਂ ਵਿੱਚ ਆਪਣੀ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ ਸੀ ਦੁਨੀਆਂ ਦੇ ਬਾਵਜੂਦ ਉਹਨਾਂ ਦੇ ਪਿਤਾ ਨੇ ਪਟੇਲ ਨੂੰ ਕਾਲਜ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਭੇਜਿਆ ਦਾ ਫ਼ੈਸਲਾ ਕੀਤਾ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਸਾਲ ਤੱਕ ਘਰ ਨਹੀਂ ਰਹੇ ਅਤੇ ਗਿਲਾਨੀ ਦੀ ਪ੍ਰੀਖਿਆ ਲਈ ਸਖਤ ਮਿਹਨਤ ਕੀਤੀ ਚੰਗੇ ਨੰਬਰ ਲੈ ਕੇ ਪਾਸ ਹੋਏ ਸਰਦਾਰ ਪਟੇਲ ਸੁਤੰਤਰਤਾ ਦੇ ਵਿਅਕਤੀ ਸਨ ਉਹ ਮੰਜ਼ਲ ਕੋਈ ਵੀ ਕੰਮ ਕਰਨ ਤੋਂ ਨਫਰਤ ਕਰਦੇ ਸਨ ਪੁੰਨਿਆ ਅਮਰਾ ਨਾਮਕ ਸਥਾਨ ਤੇ ਖੁਦ ਹੀ ਆਪ ਨੇ ਕਾਨੂੰਨ ਦੀ ਪੜ੍ਹਾਈ ਲਈ ਅਭਿਆਸ ਕਰਨ ਲੱਗੇ ਛੇਤੀ ਹੀ ਹੋਵੇ ਆਖ਼ਿਰ ਲੈ ਲਿਆ ਅਤੇ ਹੌਲੀ-ਹੌਲੀ ਪੈਸੇ ਵੀ ਕੌਣ ਲੱਭੇ ਤੇ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਵਿੱਤੀ ਸਹਾਇਤਾ ਵੀ ਮਜ਼ਬੂਤ ਕਰ ਲਏ ਕਾਂਡ ਤੇ ਉਨ੍ਹਾਂ ਨੇ ਉਨੀ ਸੀ ਸਾਲ ਵਿੱਚ ਸ਼ਬਦ ਦਾ ਅਰਥ ਹੈ ਹੇਠਲਾ ਬੌਲਦ ਪ੍ਰੀਤਨਗਰ ਵਿਆਹ ਕੀਤਾ ਅਤੇ ਉਣੀ ਸੀ ਪੰਜ ਵਿੱਚ ਉਨ੍ਹਾਂ ਦੀ ਏਕ ਬੇਟੀ ਕ੍ਰਿਤੀਆਂ ਦਾ ਜਨਮ ਹੋਇਆ ਭੈਣ ਭਰਾ ਸੈਕਸ ਕਰਦੇ ਐ ਦਾ ਯਤਨ ਹੋਇਆ ਹੈ ਭਾਰਤ ਵਰਗੀਆਂ ਉੱਚ ਸਿੱਖਿਆ ਲਈ ਇੰਗਲੈਂਡ ਜਾਣਾ ਦਾ ਅਰਥ ਤੇ ਉਨ੍ਹਾਂ ਨੇ ਉਣੀ ਸੋ ਅਤ ਵਿਚ ਏਕ ਬਰਾਬਰ ਸਟਾਰ ਦੇ ਰੂਪ ਤੋਂ ਭਾਰ ਤ ਦੇ ਉਲਟ ਕਿ ਹੈ ਤੇ ਉਨ੍ਹਾਂ ਨੇ ਬੰਬਈ ਅਭਿਆਸ ਕਰਨ ਲਈ ਨਾ ਸ਼ੁਰੂ ਕਰ ਦਿਤਾ ਪਰ ਅਸ਼ਵਨੀ ਵਿਚ ਉਨ੍ਹਾਂ ਦੀ ਪਤਨੀ ਬਿਮਾਰ ਬੀਮਾਰ

ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ਉਨ੍ਹਾਂ ਦਾ ਪੇਂਡੂ ਮੱਤ ਨੂੰ ਦੁਖੀ ਦੁਖੀ ਰਹਿਣ ਲਗੇ ਫਿਰ ਉਨਾਂ ਨੇ ਆਪਣੇ ਬੱਚਿਆਂ ਨੂੰ ਮੁੰਬਈ ਸੈੱਟ ਮੈਰੀ ਸਕੂਲ ਵਿੱਚ ਦਾਖਲਾ ਕਰਾਇਆ ਤੇ ਉਨ੍ਹਾਂ ਨੂੰ ਖੁਦ ਸਿੰਗਰਫ ਉਦੋਂ ਇੰਗਲੈਂਡ ਛੱਡ ਕੇ ਪਿਓ ਨੇ ਕੀਤਾ ਉਣੀ ਸੋ ਤੇਰਾਂ ਵਿੱਚ ਭਾਰਤ ਆਏ ਪੈਦਾ ਹੋਇਆ ਵਿਵਾਦ ਤੇ ਉਸ ਤੋਂ ਬਾਅਦ ਹੈ ਭਾਰਤ ਇਹ ਤਾਂ ਇੰਗਲੈਂਡ ਆਏ ਤੇ ਉਣੀ ਸੋ ਵਾਈਟ ਵਿਚ ਉਹ ਏਕ ਕਬਰਿਸਤਾਨ ਦੇ ਰੂਪ ਵਿਚ ਭਾਰਤ ਲੋਟੇ ਹਨ ਜਿਨ੍ਹਾਂ ਦੀ ਆਜ਼ਾਦੀ ਸੰਗਰਾਮ ਵਿੱਚ ਦੇਖੀਏ ਤਾਂ ਉਨ੍ਹਾਂ ਵਾਪਸ ਆ ਕੇ ਅਹਿਮਦਾਬਾਦ ਦਾ ਅਭਿਆਨ ਸ਼ੁਰੁ ਕੀਤਾ

ਅਤੇ ਨਗਰ ਕਾਰਪੋਰੇਸ਼ਨ ਚੋਣਾਂ ਲਈ ਜਿੱਤ ਹਾਸਲ ਕੀਤੀ ਸੀ ਐੱਨ ਉਨ੍ਹਾਂ ਨੂੰ ਸਾਵਣ ਨੀਂ ਤੂੰ ਪੰਦਰਾਂ ਦੇ ਆਲੇ-ਦੁਆਲੇ ਜਦੋਂ ਮਹਾਤਮਾ ਗਾਂਧੀ ਦੇ ਸੰਵੇਦਨਸ਼ੀਲ ਅੰਦੋਲਨ ਸਿਖਰਾਂ ਤੇ ਸੀ ਤਾਂ ਇੱਕ ਦਿਨ ਕਹਿੰਦਾ ਵਾਅਦਾ ਮਹਾਤਮਾ ਗਾਂਧੀ ਅੰਦੋਲਨ ਕਰ ਰਹੇ ਸਨ ਪਟੇਲ ਨਾਲ ਉਨ੍ਹਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਭਾਸ਼ਣ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਦੁਆਰਾ ਲੈਣਾ ਸ਼ੁਰੂ ਕਰ ਦਿੱਤਾ ਬ੍ਰਿਟਿਸ਼ ਸਰਕਾਰ ਦੇ ਜ਼ੁਲਮ ਸਿਖਰਾਂ ਤੇ ਸਨ ਮੀਟੇ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਨੂੰ ਜ਼ਬਤ ਕਰ ਲਿਆ ਉਸ ਦਾ ਐਲਾਨ ਕੀਤਾ ਉਨ੍ਹਾਂ ਕਿਸਾਨਾਂ ਦੇ ਹੱਕ ਚ ਖੜੇ ਹੋਕੇ ਮੈਨੂੰ ਸਰਕਾਰ ਦਾ ਵਿਰੋਧ ਵੀ ਕੀਤਾ

ਉਹਨਾਂ ਨੇ ਸਰਦਾਰ ਨਾਮ ਦਿੱਤਾ ਕੰਧੀ ਵਹਣ ਨ ਢਾਹਿ ਤਉ ਭੀ ਸੁਰ ਖਤਰੇ ਦੇ ਰੂਪ ਨੂੰ ਦੇਖਣ ਲੱਗੇ ਉਨ੍ਹਾਂ ਨੇ ਭਾਰਤ ਸਰਕਾਰ ਨਿਰੋਲ ਮਨਾਇਆ ਗਿਆ ਤਯ ਮੈਨੂੰ ਮਨੋਂ ਪਰਿਵਾਰ ਗਿਰਫਤਾਰ ਕੀਤਾ ਜੇਲ੍ਹ ਭੇਜਿਆ ਗਿਆ ਤਾਂ ਇਸ ਬਾਰੇ ਵਿਚ ਮਹਾਤਮਾ ਗਾਂਧੀ ਭਾਰਤ ਛੋੜੋ ਥੋੜ੍ਹਾ-ਥੋੜ੍ਹਾ ਵਿੱਚ ਪਾ ਦਿੱਤਾ ਤੇ ਅੰਦੋਲਨ ਦੌਰਾਨ ਉਨ੍ਹਾਂ ਨੇ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 ਸਰਦਾਰ ਵੱਲਭ ਭਾਈ ਪਟੇਲ ਨੇ ਇਸਦਾ ਵਿਰੋਧ ਕੀਤਾ ਸਰਦਾਰ ਪਟੇਲ ਮਹਾਨ ਗਿਆਨ ਅਤੇ ਰਾਜਨੀਤੀ ਦੁੱਧ ਪੀਤਾ ਕਾਗਜਾਤ ਆਦਿ ਕਾਫ਼ੀ ਹਰਮਨ ਪਿਆਰੇ ਹੋ ਦੇਗਾਂ ਵਿਦਿਆਰਥੀ

ਲੜਾਈ ਲੜੀ ਉਨ੍ਹਾਂ ਨੇ ਦੇਸ਼ ਦੀ ਏਕਤਾ ਨੂੰ ਸਹੀ ਦਿਸ਼ਾ ਸਮਝਾਉਣ ਦੀ ਕੋਸ਼ਿਸ਼ ਕੀਤੀ ਇਸ ਮਹਾਨ ਕੰਮ ਲਈ ਉਨ੍ਹਾਂ ਨੂੰ ਆਇਰਨ ਮੈਨ ਦਾ ਖਿਤਾਬ ਵੀ ਮਿਲਿਆ ਹੈ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 ਹਾਅ ਦਾ ਨਾਅਰਾ ਪ੍ਰਚੱਲਤ ਕੀਤਾ ਕਿ ਗਾਂਧੀ ਜੀ ਦੀ ਮਹੱਤਵ ਤੇ ਉਨ੍ਹਾਂ ਦੇ ਗਹਿਰਾ ਸਦਮਾ ਲੱਗਾ ਤਾਂ ਦਿਲ ਦੀ ਗ੍ਰਿਫਤਾਰੀ ਦੌਰਾਨ ਪੰਦਰਾਂ ਦਸੰਬਰ ਉਣੀ ਸੀ ਪੰਜਾਹ ਵਿਚ ਉਨ੍ਹਾਂ ਦੀ ਮੀਟਿੰਗ ਹੋਈ ਨਵੀਨਤਮ ਖਬਰ ਸੁਣ ਕੇ ਪੂਰਾ ਦੇਸ਼ ਸ਼ੋਕ ਵਿਚ ਡੁਬ ਗਿਆ ਸੀ ਪੱਤਰ ਪ੍ਰੇਰਕ ਵਿਰਾਸਤ ਹੋ ਗਯਾ ਉਨ੍ਹਾਂ ਦੀ ਪਹਿਚਾਣ ਲੋਕ ਆਪਣੇ ਨੇਤਾ ਦੇ ਰੂਪ ਵਿੱਚ ਜਾਗਰੂਕਤਾ ਵੀ ਸੀ ਹੀ ਟਕਸਾਲ ਦੇ ਮੁਖੀ ਹਰਨਾਮ ਕੀਤਾ ਪਰ ਸ਼੍ਰੋਮਣੀ ਸੰਖਿਆਵਾਂ ਹਨ ਤੇਵਰ ਹੈਂ ਸੋਈ ਉਨੀ ਸੋ ਸ਼ਆਨਵੇ ਹੁਣ ਦੇਸ਼ ਵਿਚ ਉਨ੍ਹਾਂ ਨੇ ਮਹਾਨ ਕਾਰਜ ਲਈ ਭਾਰਤ ਰਤਨ ਪੁਰਸਕਾਰ ਸਨਮਾਨਿਤ ਕੀਤਾ ਹੰਝੂਆਂ ਦੀ ਅਹਮਿਯਤ ਇਨ੍ਹਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਬਾਰੇ ਦਿਲਚਸਪ ਗੱਲਾਂ ਜੇਕਰ ਅੱਗੇ ਤੋਂ ਉਨ੍ਹਾਂ ਨੂੰ ਰੋਕਿਆ ਔਰਤਾਂ ਨੂੰ ਲੋਹ ਪੁਰਸ਼ ਵਜੋਂ ਪ੍ਰਸਿੱਧ ਤੇ ਕਾਂਗਰਸ ਪਾਰਟੀ ਦੇ ਇਕ ਨੇਤਾ ਸਨ

ਕੱਤੇ ਮੈਂਬਰ ਖਾਣਾ ਕੰਪਿਊਟਰ ਦੇ ਵਿਚ ਉਨ੍ਹਾਂ ਨੂੰ ਇੰਡੀਅਨ ਆਈਡਲ ਆਦਿ ਗੁਜਰਾਤ ਵਿੱਚ ਭਿਆਨਕ ਤਿੰਨ ਸਾਲ ਤੱਕ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਪੜ੍ਹਾਈ ਸ਼ੁਰੂ ਕਰ ਦਿੱਤੀ

ਦੋਨਾਂ ਨੇ ਉਨ੍ਹਾਂ ਦੀ ਗਰੀਬੀ ਬਾਵਜੂਦ ਪਿਤਾ ਨੇ ਉੱਚ ਸਿੱਖਿਆ ਵਿੱਚ ਕੋਲ ਭੇਜਣ ਦਾ ਫੈਸਲਾ ਕੀਤਾ ਗਿਆ ਰੈਂਕ ਦੇ ਨਾਲ ਉਨ੍ਹਾਂ ਨੂੰ ਖੋਲ ਜਾਂ ਤਿੰਨ ਚਾਰ ਕਾਤਾਂ ਤੀਂ ਸਾਲ ਤੱਕ ਉਹ ਆਪਣੇ ਘਰ ਲੈ ਕੇ ਨੇਤਾ ਦੀ ਪ੍ਰੀਖਿਆ ਵੀ ਕੀਤੀ ਸੀ ਇਸ ਤੋਂ ਇਕ ਅਖਬਾਰ ਦੇ ਵਿਅਕਤੀ ਸੀ ਕਿ ਉਹ ਅੰਗਰੇਜ਼ ਅਧਿਕਾਰੀ ਕੰਮ ਕੀਤੇ ਕਈ ਕੰਮ ਕਰਨ ਲਈ ਨਫ਼ਰਤ ਕਰਦੇ ਸੀਗੇ ਤੇ ਉਨ੍ਹਾਂ ਨੇ ਗੋਰਾ ਗੋਰਾ ਨਾ ਮਸਤਾਂ ਤੇ ਤਵਾ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਜੋੜੀ ਅਧਿਆਤਮਕ ਲਾਇਆ ਹੂ ਧੀਰੇ ਧੀਰੇ ਪਤਾ ਨਾ ਲੱਗਾ ਲੱਗਿਆ ਤਾਂ ਉਨ੍ਹਾਂ ਨੇ ਪਰਿਵਾਰ ਆਰਥਿਕ ਸਥਿਤੀ ਮਜ਼ਬੂਤ ਸਥਿਤੀ ਤੇ ਉਨ੍ਹਾਂ ਨੂੰ ਮੁਫ਼ਤ ਵਿਚ ਛਪਣ ਦਾ ਬਾਦਸ਼ਾਹ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਇਕ ਬੇਟਾ ਹਈ

ਪਰ ਨਾਲ ਹੀ ਦੇਖਿਆ ਜਾਏ ਤਾਂ ਉਹ ਗਾਂਧੀ ਦੀ ਦਿਨਾਨੰ ਬਹੁਤ ਜ਼ਿਆਦਾ ਯੋਗਦਾਨ ਪਾਇਆ ਤੇ ਉਨ੍ਹਾਂ ਧਾੜ ਪਵੇ ਤਾਂ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

ਪਰ ਇਹਨਾਂ ਨੂੰ ਪਤਾ ਸੀ ਕਿ ਜਿਸ ਤਰ੍ਹਾਂ ਹੀ ਘਰ ਦੇ ਹਾਲਾਤ ਨੇ ਉਸ ਨੂੰ ਇਹ ਨਹੀਂ ਮੰਨਦੇ ਸੀ ਕਿ ਮੈਂ ਜਾਣਾ ਨਹੀਂ ਚਾਹੁੰਦਾ ਹਾਂ ਨਾਹ ਤੇ ਇਨ੍ਹਾਂ ਨੇ ਖੁਦ ਹੀ ਨਸ਼ਾਂ ਬਿਲਕੁਲ ਵਡੀ ਕਮਾਈ ਕਰਕੇ ਦੇ ਖੁਦ ਮਿਹਨਤ ਕਰਕੇ ਸਕੂਲ ਦੀ ਪੜ੍ਹਾਈ ਦਾ ਖਰਚਾ ਚੁੱਕਣ ਅਤੇ ਹੈ ਇਹ ਬਹੁਤ ਨਜ਼ਦੀਕ ਸਿੱਖਣ ਵਾਲੀ ਗੱਲ ਮਿਲਦੀ ਤਾਂ ਉਹ ਖੁਦ ਆਪਣੀ ਪੜ੍ਹਾਈ ਦਾ ਖਰਚਾ ਕਰਨਾ ਉਹ ਵੀ ਆਪਣੀ ਲੀਯੇ ਤੇ ਸੁਤੰਤਰ ਰੁਤਬਾ ਦੇਸੀ ਘਿਓ ਭੇਤੀ ਸੁਤੰਤਰ ਤੋਂ ਬਾਅਦ ਵਿਅਕਤੀ ਸੀ ਅੰਗਰੇਜ਼ਾਂ ਤੋਂ ਬਹੁਤ ਜਿਆਦਾ ਨਫ਼ਰਤ ਦੀ ਕਰਦੇ ਸੀ ਕਿਉਂਕਿ ਅੰਗ੍ਰੇਜ਼ਾਂ ਹੋਏ ਸੀ

ਉਨ੍ਹਾਂ ਦੇ ਹੱਕ ਨਿੱਤ ਲੜੇ ਤੂੰ ਉਹ ਅੰਗਰੇਜ਼ਾਂ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਹਾਂ ਜੀ ਬੇਮਤਲਬ ਕਾਫ਼ੀ ਵੱਧੀ ਹੈ ਇਨ੍ਹਾਂ ਦੀ ਸਟੋਰੀ ਹਾਂ ਜੀ ਹਾਂ ਜੀ ਚਲੋ

Hello

ਹਾਂਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਕੀ ਕਰਦੇ ਸੀ? ਕੁਛ ਨੀ ਯਾਰ ਬਸ ਬੈਠੇ ਹੋਰ ਚਲਦੀ movie ਚਲਦੀ ਪਈ ਸੀ ਮਹਾਤਮਾ ਗਾਂਧੀ ਜੀ ਦੇ ਨਾਲ related ਉਹ ਦੇਖਦੇ ਬੈਠੇ

ਠੀਕ ਹੈ ਉਹਨਾਂ ਦੀ ਉਹੀ story ਦੱਸ ਰਹੇ ਨੇ ਗੇ ਮੈਂ ਇੱਕ article ਵੀ ਪੜ੍ਹਿਆ ਸੀ ਉਹਦੇ ਵਿੱਚ ਵੀ ਉਹਦਾ ਹੀ ਦੱਸ ਰਹੇ ਸੀ ਥੋੜਾ ਤੇ ਇੱਕ ਅਹ movie ਵੱਲੋਂ ਥੋੜਾ ਕਹਿਲੋ dramatic ਜਿਹਾ ਹੋ ਜਾਂਦੀ ਆ article ਆਪਾਂ normal ਪੜ੍ਹਦੇ ਆ ਜਿਦਾਂ books ਦੇ ਵਿੱਚ ਲਿਖਿਆ ਹੁੰਦਾ ਹੈ ਨਾ

ਠੀਕ ਹੈ ਉਹਨਾਂ ਦੀ ਉਹੀਤੇ ਇੱਥੇ movie ਦਾ movie ਵਾਲਾ ਹਿਸਾਬ ਕਿਤਾਬ ਹੋ ਜਾਂਦਾ ਜਿਦਾਂ ਚਲਦੀ ਏ ਤੇ movies ਦੇ ਵਿੱਚ ਤੁਸੀ ਇੱਕ ਆਹਾ ਕਹਿਲੋ entertainment ਐ ਜੋ article ਤੁਸੀ ਪੜ੍ਹਦੇ ਹੋ ਨਾ ਉਹ ਚ ਪੂਰਾ life ਦਾ ਤਰੀਕੇ ਨਾਲ ਸਮਝ ਸਕਦੇ ਹੋ ਕੀ ਕੀ

ਉਨ੍ਹਾਂ ਦਾ ਪੂਰਾ ਨਾਮ ਕੀ ਸੀਗਾ ਮੋਹਨਦਾਸ

ਜਿਹੜਾ ਉਹਨਾਂ ਦਾ main ਵੈਸੇ ਤਾਂ ਬਾਪੂ ਦੇ ਨਾਮ ਤੋਂ ਹੀ ਜਾਣਦੇ ਜਾਂ ਰਾਸ਼ਟਰ ਪਿਤਾ ਕਹਿਲੋ ਹਨਾਂ ਕਿੰਨੇ ਹੀ ਨਾਮ ਮਹਾਤਮਾ ਦੇ ਰੂਪ ਚ ਹੀ ਜਾਣਿਆ ਜਾਂਦਾ ਜ਼ਿਆਦਾ

ਹੁੰ ਤੇ ਪਹਿਲੇ ਵਿਸ਼ਵ ਯੁੱਧ ਚ ਵੀ ਉਹਨਾਂ ਨੇ ਇੱਕ ਹੁੰ ਪ੍ਰਮੁੱਖ ਸਖਸ਼ੀਅਤ ਬਣਕੇ ਗਏ ਸੀਗੇ ਉਹ ਤਾਂ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ

ਤੇ ਕੁਛ ਤੱਥ ਵੀ ਉਹਨਾਂ ਦੇ ਹੈਗੇ ਨੇ ਗਾਂਧੀ ਜੀ ਬਾਰੇ ਕੁਛ ਤੱਥ ਵੀ ਦੱਸੇ ਜਾਂਦੇ ਆ ਕਿਵੇਂ ਬਹੁਤ ਸ਼ਰਮੀਲੇ ਸੀ ਉਹ